ਸੋਹਣਾ ਈ ਏ ਜੇ ਤੂੰ ਪਾਲੁਂਗੀ ਤੇ ਸੋਹਣਾ ਹੀ ਆ ਪਾਣਾ ਕਾਹਦੇ ਨਾਲ ਆ ਖੁੱਲਾ ਪਲਾਜ਼ੋ ਲੇਲੀ ਕਾਲੇ ਰੰਗ ਦ ਨਹੀਂ ਜਿੱਦਾ ਦਾ ਤੇਰਾ ਓ ਕੁੜਤੇ ਤੇ ਓਦਾ ਦਾ ਕੁੜਤਾ ਲੈਣਾ ਮੈਂ ਕਾਲੇ ਰੰਗ ਦਾ ਕੁੜਤਾ ਨਹੀਂ ਜਿਹੜਾ ਮੇਰੇ ਕੋਲ ਸਾਰੇ ਕੱਪੜੇ ਸੋਹਣੇ ਲੱਲੇ ਨਾਲੇ ਜਿਵੇਂ ਹੁਣ ਇੱਕ ਮਮਤਾ ਨੂੰ ਕੁੜਤਾ ਦਿੱਤਾ ਆਪਣਾ

ਓ ਹੈਗਾ ਏ ਕਿਹੜੇ ਰੰਗ ਦਾ ਏ ਲੱਕ ਵਿੱਚੋਂ ਟਾਇਟ ਹੋ ਗਿਆ ਓ ਹੈਗਾ ਏ ਗਾਜਰੀ ਗਾਜਰੀ ਜੇ ਰੰਗ ਦਾ ਏ ਹਮ ਹਾਂ

ਤੈਨੂ ਕਦੇ ਨਾਲ ਸੜੀ ਹੁਈ ਲੱਗੀ ਮੈਂਨੂੰ ਓਦਾਂ ਹੀ ਆਨਟੀਆ ਜੀ ਵਾਲੀ ਲੱਗੀ ਆ

ਏਦੇ ਸਾਮਣੇ ਨ ਕੋਈ ਗੱਲ ਕਰੇਆ ਕਰੋਂ ਹੋਰਾਂ ਦਾ ਮੱਮੀ ਚ ਚੋਵੀਂ ਘੰਟੇ ਸੁਨੀਤਾ ਨੂ ਵੀ ਆਪਣੇ ਪਿੱਛੇ ਲਾਈ ਹੋਈ ਏ ਪੈਸੇ ਪੁਸਏ ਜੋੜੋ ਜਲਦੀ ਜਲਦੀ ਹੈਂ ਬਾਬੇ ਦੀ ਬੈਠਕ ਨਾ ਇੰਨੇ ਪੈਸੇ ਦਿੱਤੇ ਨੇ

ਹਮ ਹਾਂ ਘੁਮਣੇ ਘਮਣ ਨੂੰ ਸ਼ੇਰ ਏ ਇਹ

ਤਾਈ ਨੇ ਇੱਕ ਮਿੰਟ ਚ ਤੀਆਰ ਹੋ ਜਾਣਾ

ਜੇ ਕਹੂੰਗੀ ਨਾ ਬਾਕੀ ਇੱਥੇ ਨੀ ਆਣਾ ਕੁ ਪੂਜਾ ਏ ਪੂਜਾ ਪੂਜਾ ਚੰਡੀਗਢ

ਖਰੜ੍ਹ ਆਈ ਹੋਈ ਏ ਓ

ਓਦੀ ਭੈਣ ਰਹਿੰਦੀ ਆ ਇੱਥੇ ਛੁੱਟਈਆ ਹੋਈਆ ਨੇ ਨੂੰ ਹਾਂ ਤਾਂ ਹੀ ਆਈ ਹੋਈ ਮਿਲਿਆ ਹੀ ਨਹੀ ਓਦਾ ਮੁੰਡਾ ਕਿੰਨਾ ਸੋਹਣਾ ਆ ਨਾ ਛੋਟਾ ਜਿਹਾ ਤੀਹ ਸਾਲ service ਕਰਦੀ ਓਦੀ ਭੈਣ

ਤੂੰ ਵੀ ਓਥੋ

ਕੀਆ ਨਾਮ ਏ ਮੁੰਡੇ ਦਾ ਨਾਮ ਕਿਆ ਹੈ ਸ਼ਿਵਾਨਸ਼ ਸ਼ਿਵਾਨਸ਼ ਕਿਤਨਾ ਕਯੂਟ ਜਿਹਾ ਹੈ ਨਾ ਏ ਓਦਾ ਕਿਹੰਦੇ ਕਰਕਕਟੇਰਲੇਸ ਈ ਆ ਏਦੀ ਭੈਣ ਹੈ ਹਾਂ ਕਹਣ ਆਪਣੇ ਘਰਵਾਲੇ ਨੂ ਛੱਡ ਕੇ ਕਿਸੇ ਹੋਰ ਨਾਲ ਰਹਿੰਦੀ

ਸੁਣਿਆ ਈ ਆ ਬਾਕੀ ਮਮਤਾ ਹੀ ਬੋਲਦੀ ਓਖਾ ਮਮਤਾ ਭਾਬੀ ਨੂੰ ਤੇ ਚਾਰੇ ਪਾਸੇ ਦੀਆ ਖਬਰਾਂ ਰਹਿੰਦਈਆ ਹਾਂ ਇਹਨੂੰ ਪੁੱਛ ਲੈ ਜੇੜੀ ਖਿਚੜੀ ਨਈ ਉਣੀ ਉਹ ਹੋਰ ਹੋਰ ਕਿਆ ਦੱਸਾਂ ਜਦ ਮੈਂ ਅਨਿਲ ਨੂ ਬਲਾਂਦੀ ਪਈ ਸੀ insta ਚਲਾਣ ਡ੍ਈ ਸੀ ਕਿਹੰਦੀ ਓ ਮੁੰਡੇ ਦੀ ਨਾ ਦੋ ਮੰਜਲੀ ਕੋਠੀ ਏ ਆਪਣੀ ਓਦੇ ਕੱਪੜੇ ਦੀ

ਇਦਾ ਆਂ ਓਦਾ ਆਂ

ਤੈਨੂ ਹੋਰ ਕੀ ਚਾਹੀਦਾ ਮੇਰਾ ਦਿਲ ਕਰਾ ਮੈਂ ਕਿਹਾ ਓਹਨੂੰ ਕਹਿ ਕ ਆਵਾਂ ਕਿ ਤੂੰ ਕਾਨੂੰ ਲੱਗੀ ਮ ਕਿਹਾ ਤੂੰ ਕਰਾ ਲੈਂਦੀ

ਦਿਲ ਭਾਰ ਨੀ ਲੈਂਦੀ ਮੈਂਨੂੰ ਲੜਨ ਦਾ ਮਜ਼ਾ ਓਂਦਾਂ ਲੜ ਪਾਈ ਮੈਂ ਦੋ ਤਿਨੰ ਨਾਲ ਔਰ ਨਾਲ ਮੈਂ ਫ਼ੋਨ ਕੀਤਾ ਮਮਤਾ ਭਾਬੀ ਕਿਹੰਦੀ ਕਿਹੰਦੀ ਦਿਕਸ਼ਾ ਦੇਖਣ ਨੂੰ ਸੁਣ ਲਈ ਤੇਰੀ ਕਹਾਣੀ

ਕਿਹੰਦੀ ਇਦਾ ਬੋਲੀ ਕਿਹੰਦੀ ਹਾਏ ਨੀ ਕਹਿੰਦੀ ਜਨਨੀ ਕਿੰਨਿਆ ਝੂਠੀ ਫੇਰ ਤਾਂ ਮਮਤਾ ਭਾਬੀ ਦੇ ਸਮਣੇ ਨੀ ਕਰਾਈ ਓ ਹੈਂ ਸਮਣੇ ਨੀ ਕਰਾਈ ਫੇਰ ਫੇਰ ਮੈਂ ਮਮਤਾ ਨੂੰ ਬੋਲਤਾ ਮੈਂ ਕਿਹਾ ਪੁੱਛ ਲੀਆ ਓਨੇ

ਕਿਹੰਦੀ ਕਿਹੰਦੀ ਇਕ ਮਿੰਟ ਨੀ ਰਿਹਾ ਫੇਰ ਫੇਰ ਕਿਆ ਮੈਂ ਓਨੁ ਓਨੇ ਮੈਂਨੂੰ ਕੱਲ ਦਾ ਦਸਿਆ ਕੀ ਏ ਮੋਨੁ ਦੀ ਮਾਂ ਆ ਇਦਾ ਕਰਦੀ ਸੀ ਦਰਸ਼ਨ ਰੱਖਦੀ ਸੀ

ਕੀ ਕੇ ਇੰਨਾ ਦਾ ਕੱਖ ਵੀ ਨਾ ਰਵੈ

ਪੂਜਾ ਦੀ ਸੱਸ ਕੇ ਪੂਜਾ ਨੂੰ ਸਿਖਾਂਦੇ ਆ

ਏ ਟੁਣਾ ਕਰਦੀ ਕੇ ਪਤਾ ਨੀ ਕੁਜ ਕਰਦੀ ਹੋਣੀ

ਆ ਏਦੀ ਬਾਹਰ ਗਲੀ ਚ ਬੈਠਦੇ ਆ

ਏਦਾ ਕੱਖ ਨਾ ਰਹੇ ਮੰਮੀ ਕਿਹੰਦੀ ਤੁਸੀਂ ਆਪਣੇ ਪੁੱਤ ਨੂ ਸਾਂਬੋ ਸਾਡੇ ਨਾਲ

ਕੱਲ ਦੀ ਗੱਲ ਆ ਮੀਨਾ ਨੂ ਬੋਲਿਆ ਮੰਮੀ ਨੇ

ਕਿਹੰਦੀ ਆਪਣੇ ਗੰਦ ਕਿਹੰਦੀ ਕਿਹੰਦੀ ਕਹਿੰਦੀ ਇੰਨੀ ਗੰਦੀ ਦਾ ਕਿਹੰਦੀ ਆਪਣੇ ਨਿਅਨੇਆ ਤੇ ਪਰਭਾਵ ਪਾ ਕੇ ਮੈਂ ਆਪਣੇ ਨਿਆਣੇ ਵਿਗਾੜਨੇ ਮੱਮੀ ਕਹਿੰਦੀ

ਫੇਰ ਨੀ ਆਈ ਪੂਜਾ ਮੈਂਨੂੰ ਵਿਡੀਉ ਕਾਲ ਕਰੇਆ ਕਰਦੀ ਚੱਕ ਨਹੀਂ ਹੋਈ ਮੇਰੇ ਤੋਂ ਮੈ ਕੰਮ ਆ ਜੇ ਚੱਕ ਲੈਂਦੀ ਨਾ ਮੈਂ ਫੇਰ ਮੈਂ ਪੂਜਾ ਨੂੰ ਓ ਸੁਨਾਨਿਯਾ ਜਿਹੜੀ

ਫੇਰ ਕਿਆ ਹੁਣ ਓ ਹਜੇ ਤੱਕ ਵੋ ਆਈ ਨੀ ਜਦੋਂ ਆਣਾ ਜਾ ਯੁੱਧ ਹੋਣਾ ਇੰਦਾ

ਜਦ ਮੈਂ ਮੰਮੀ ਨੇ ਅੰਦਰ ਨੀ ਵਾੜਨੀ ਗੰਦ ਹੋਵੇ ਨਾ

ਪੂਜਾ ਬੋਲਦੀ ਸੀ ਓਦੇ ਬਾਅਦ ਸੁਣ ਨੀ ਹੁੰਦਾ

ਚੱਲ ਠੀਕ ਫ਼ੋਨ ਕੱਟ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

ਅਗਲਾ ਟੋਪਿਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿ ਸ੍ਰੀ ਅਕਾਲ ਜੀ, ਖਾਨੇ- ਮੋਗੋ ਖੇਡ ਦੇ ਚਾਰ ਰੰਗ ਬਿਰੰਗੇ ਘਰ ਹੁੰਦੇ ਹਨ। ਮਕਾਨ- ਜੋ ਆਰਾਮ ਆਪਣੇ ਘਰ ਵਿੱਚ ਹੈ, ਹੋਰ ਕਿਧਰੇ ਨਹੀਂ। ਘੜੀ- ਮਿੱਟੀ ਦਾ ਬਰਤਨ- ਗਰਮੀਆਂ ਵਿੱਚ ਘੜੇ ਦਾ ਪਾਣੀ ਬਹੁਤ ਠੰਢਾ ਹੁੰਦਾ ਹੇ। ਥੋੜ੍ਹਾ ਜਿਹਾ ਸਮਾਂ-

ਦੀਵਾਰ ਦੀ ਘੜੀ ਦੀਆਂ ਸੂਈਆਂ ਰੁਕੀਆਂ ਹੋਈਆਂ ਹਨ। ਮੁੜ-ਮੁੜ ਬੱਚੇ ਮਾਂ ਨੂੰ ਘੜੀ ਘੜੀ ਤੰਗ ਕਰ ਰਹੇ ਹਨ। ਕੋਈ ਮਕਾਨ ਤੜਨਾ-

ਘਾਣੀ- ਗਾਰਾ- ਪਿੰਡ ਵਿੱਚ ਲੋਕ ਕੇਠੇ ਲਿੱਪਣ ਵਾਸਤੇ ਘਾਣੀ ਤਿਆਰ ਕਰ ਰਹੇ ਹਨ। ਦੋ ਤੁਰ- ਪਹਿਲਾਂ ਤਿਲਾਂ ਦੀ, ਪਹਿਲਾਂ ਤਿਲਾਂ ਦੀ ਅਤੇ ਫੇਰ ਸਰੋਂ ਦੀ ਘਾਣੀ ਕਢਵਾਈ। ਘਾਟ - ਪੱਥਰ- ਦਰਿਆ ਨੂੰ ਪਾਰ ਕਰਨ ਲਈ ਘਾਟ ਤੋਂ ਬੇੜੀ ਮਿਲ ਜਾਵੇਗੀ। ਕਮੀ- ਉਸਨੂੰ ਜਾਂ ਤਾਂ ਜ਼ਿੰਦਗੀ ਵਿੱਚ ਕੋਈ ਘਾਟ ਨਹੀਂ ਫੇਰ ਵੀ ਉਹ ਬੇਚੈਨ ਰਹਿੰਦਾ ਹੈ। ਕਮੀ- ਉਸਨੂੰ ਕਮੀ

ਜ਼ਿੰਦਗੀ ਦਾ ਘੋੜਾ ਬਹੁਤ ਤੇਜ਼ ਦੌੜਦਾ ਹੈ, ਦੌੜਦਾ ਹੈ। ਯੰਤਰ- ਬੰਦੂਕ ਦਾ ਯੰਤਰ ਘੋੜਾ ਦਬਾਉਣ ਤਾਂ ਗੋਲੀ ਚੱਲ ਜਾਵੇਗੀ। ਵਿਚਲਾ ਘੋੜਾ- ਸਤਰੰਜ਼ ਦੀ ਖੇਡ ਵਿੱਚ ਘੋੜੇ ਦਾ ਮੋਹਰਾ ਮਹੱਤਵਪੂਰਨ ਹੁੰਦਾ ਹੈ। ਚੱਕ- ਘੁੰਮਿਆਰ ਦਾ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 ਇਹ ਸਮੇਂ ਦਾ ਚੱਕਰ ਹੀ ਤਾਂ ਹੈ ਕਿ ਅੱਜ ਜ਼ਿੰਦਗੀ ਦੇ ਸਾਰੇ ਸੁੱਖ ਸਾਨੂੰ ਪ੍ਰਾਪਤ ਹਨ। ਫੇਰਾ- ਮੈਂ ਦਫਤਰ ਦੇ ਚੱਕਰ ਮਾਰ ਕੇ ਥੱਕ ਗਿਆ ਹਾਂ ਪਰ ਮੈਨੂੰ ਨੌਕਰੀ ਨਹੀਂ ਮਿਲੀ। - ਉਹ ਕ੍ਰਿਸ਼ਨ ਮਹਾਰਾਜ ਹੀ ਸਨ ਜਿੰਨ੍ਹਾ ਦੇ ਪੈਰ ਵਿੱਚ ਚੱਕਰ ਸੀ। ਲੋਹੇ ਦਾ ਇੱਕ ਗੋਲ ਹਥਿਆਰ- ਨਿਹੰਗ ਸਿੰਘ ਆਪਣੇ ਪਗੜੀ ਉੱਪਰ ਚੱਕਰ ਪਾਉਂਦੇ ਹਨ। ਚੱਪਾ- ਬੇੜੀ ਦਾ ਚੱਪਾ- ਬੇੜੀ ਦਾ ਚੱਪਾ ਤੇਜ਼ ਚਲਾ, ਪਾਣੀ ਦਾ ਵਹਿਣਾ ਤੇਜ਼ ਹੋ ਗਿਆ ਹੈ। ਥੋੜ੍ਹੀ ਜਿਹੀ- ਚੱਪਾ ਜਿਹੀ ਰੋਟੀ ਖਾ ਲੈਣ ਨਾਲ ਮੇਰਾ ਦਿਲ ਘਬਰਾਉਂਦਾ ਹੈ। ਚੌਥਾ ਹਿੱਸਾ- ਇਹ ਰੋਟੀ ਤਾਂ ਵੈਸੇ ਵੀ ਬਹੁਤ ਛੋਟੀ ਹੈ, ਇਸਦਾ ਚੱਪਾ ਕੀ ਲੈਣਾ। ਚਾਰ ਉਂਗਲੀ- ਕਮੀਜ਼ ਤੇਰੇ ਨਾਲੋਂ ਸਿਰਫ ਚੱਪਾ ਛੋਟੀ ਹੈ। ਛੋਟੇ ਸਿੰਗਾਂ ਵਾਲਾ- ਉਹ ਬਲਦ ਹੈ ਜਾਂ ਚੱਪਾ, ਮੇਰੇ ਚੱਲਦਾ ਬਹੁਤ ਤੇਜ਼ ਹੈ। ਚੱਕੀ- ਆਟਾ ਪੀਹਣ ਵਾਲਾ ਯੰਤਰ- ਅਜੋਕੇ ਸਮੇਂ ਵਿੱਚ ਚੱਕੀ ਘਰਾਂ ਵਿੱਚ ਸਜਾਵਟ ਦੀ ਵਸਤੂ ਬਣ ਕੇ ਰਹਿ ਗਈ ਹੈ। ਚੁੱਕਣਾ- ਮਾਂ ਨੇ ਸ਼ੀਲਾ ਦੀ ਕਿਤਾਬ ਬਿਸਤਰੇ ਤੋਂ ਚੁੱਕੀ ਅਤੇ ਮੇਜ਼ ਉੱਪਰ ਰੱਖ ਦਿੱਤੀ। ਕਿਸੇ ਦੀ ਚੁੱਕ ਵਿੱਚ ਆਉਣਾ- ਸਹੇਲੀ ਦੀ ਚੱਕੀ ਚੁੱਕਾਈ ਉਹ ਆਪਣੇ ਭਰਾ ਨਾਲ ਲੜ ਪਈ। ਚਾਕ- ਲਿਖਣ ਵਾਲਾ- ਇਹ ਚਾਕ blackboard ਉੱਪਰ ਕੰਮ ਨਹੀਂ ਕਰ ਰਿਹਾ। ਦਰਵਾਹਾ- ਰਾਂਝੇ ਚਾਕ ਨੇ ਹੀਰ ਦੇ ਘਰ ਦੀਆਂ ਬਾਰੇ ਕਰਾਈਆਂ। ਵਰਤੋਂ ਲਿਆਉਣ ਲਈ ਖੇਤ- ਉਸਦੀ ਕਮੀਜ਼ ਨੇ ਚਾਕ ਠੀਕ ਨਹੀਂ ਪਾਏ ਸਨ। ਚੀਰਨਾ- ਬੱਕਰੇ ਦਾ ਢਿੱਡ ਪਾੜ ਕੇ ਉਸਨੂੰ ਮਾਰ ਦਿੱਤਾ। ਚਾਟ- ਵੱਡੀ ਚੱਟਾਈ- ਇਸਨੂੰ ਚਾਟੀ ਨਾ ਕਰੋ, ਇਹ ਤਾਂ ਚਾਟ ਹੈ। ਲਗਨ ਮੀਰਾ ਨੂੰ ਕ੍ਰਿਸ਼ਨ ਦੀ ਚਾਟ ਲਗਾ ਚੁੱਕੀ ਹੈ। ਪਾੜ੍ਹਾ- ਘੋੜੀ ਸਿਰਫ ਚਾਟ ਉੱਪਰੋ ਹੀ ਹਿੱਲ ਸਕਦੀ ਹੈ। ਚਾਰ- ਤਿੰਨ ਸਵਾ ਇੱਕ ਪਹਲਾਂ ਮੈਨੂੰ ਚਾਰ ਦਾ ਪਹਾੜਾ ਸੁਣਾਉ, ਫੇਰ ਟਾਫੀ ਮਿਲੇਗੀ। ਇੱਕ ਦੂਜੇ ਵੱਲ ਦੇਖਣਾ- ਅੱਖਾਂ ਚਾਰ ਹੁੰਦਿਆਂ ਹੀ ਉਹਨਾ ਦੇ ਦਿਲ ਮਿਲ ਗਏ। ਧੋਖਾ ਕਰਨਾ- ਚਲਾਕ ਮਨੁੱਖ ਹੀ ਕਿਸੇ ਨੂੰ ਚਾਰ ਸਕਦਾ ਹੇ। ਪਸ਼ੂ ਚਾਰਨਾ- ਪਿੰਡਾਂ ਵਿੱਚ ਛੋਟੇ ਛੋਟੇ ਬੱਚੇ ਵੀ ਜਾਨਵਰਾਂ ਨੂੰ ਚਾਰ ਰਹੇ ਹੁੰਦੇ ਹਨ। ਚੌਂਕੀ - ਛੋਟਾ ਥਾਣਾ- ਚੌਂਕੀ ਵਿੱਚ ਲੜਾਈ ਦੀ ਰਿਪੋਰਟ ਕਰਨ ਦਾ ਕੋਈ ਫਾਇਦਾ ਨਹੀਂ। ਭਗਤੀ- ਗੁਰਦੁਆਂਰੇ ਚੌਂਕੀ ਵਿੱਚ ਬਿਠਾ ਕੇ ਹੀ ਲੰਗਰ ਛਕਿਆ ਜਾਂਦਾ ਹੈ। ਤਾਂਸ਼ ਦਾ ਪੱਤਾ- ਚੌਂਕੀ ਦਾ ਪੱਤਾ ਮਿਲਣ ਨਾਲ ਮੇਰੀ ਸਰ ਬਣ ਗਈ ਅਤੇ ਮੈਂ ਖੇਡ ਜਿੱਤ ਗਿਆ। ਚੌਂਕੀ- ਸੰਗੀਤ ਦੇਣ ਵਾਲੀ ਥਾਂ